ਪੂਰੀ ਸੁਣਦਾ ਹਾਂ ਆਹ ਹੋਰ ਫੇਰ ਕਿ ਲਿਆਉਣਾ ਹੋਰ ਲਿਆਵਾਂ ਫੇਰ ਗੋਭੀ ਲੈ ਆਊਗਾ

ਨਹੀਂ ਮਹਿੰਗੀ ਬਰੀ ਐ ਅਜੇ ਗੋਭੀ

ਆਹੋ ਹੁਣ ਤੇ ਲੋਕੀਂ ਤਰਸਣ ਡਏ ਆ ਗੋਭੀ ਨੂੰ ਤੇ

ਆਹੋ ਉਹ ਲੈ ਆਊਗਾ ਆਹੋ ਤੇ ਮੋਸਮੀਆ ਲਿਆ ਦੀ ਅੰਜਲੀ ਨੂੰ ਪੁੱਛੂਗਾ ਰੇਟ ਕਿਨਾ ਵਾ

ਇੱਕ ਲਿਆਉਣਾ ਪਪੀਤਾ ਇਹਨਾਂ ਨੂੰ ਪਪੀਤਾ ਕਹਿੰਦੇ ਚੰਗਾ ਹੁੰਦਾ

glucose ਲੱਗਾ ਚਾਰ ਕੁ ਲੱਗਣੇ ਮੇਰੇ ਹਿਸਾਬ ਨਲ ਹੋਰ ਤਿੰਨ

ਆਹੋ ਨਰੀਅਲ ਲਿਆਉਣ

ਉਹ ਮਹਿੰਗੇ ਬੜੇ ਦਿੰਦੇ ਪਿਆਲਣੇ ਕੀ ਆ ਔਂਤਰਾ ਸੱਠ ਸੱਤਰ ਰੁਪਏ ਦਾ ਇੱਕ

ਆਹੋ ਓਦਣ ਲਿਆਂਦਾ ਤੇ ਮਸ ਗਲਾਸੀ ਕੁ ਨਿਕਲਈ ਆਹੋ ਏਨੀ ਨਿਕਲਦਾ ਹੈਨੀ ਕੱਖ ਵੀ ਇਹਦੇ ਚ ਆਹੋ ਮੈਂਨੂੰ ਲੱਗੇ ਮੈਂ ਕਿਹਾਂ ਇਹਦੇ ਨਾਲੋਂ ਤਾਂ ਬੰਦਾ ਸੇਬ ਲੈ ਆਏ ਕਿਲੋ ਓਹ ਚੰਗੇ

ਵੇਖਲੇ ਸੋ ਰੁਪਈਏ ਕਿਲੋ ਉਹ ਵੀ ਚੰਗੇ ਈ ਹਮ ਹਮ ਏਹ ਨਾਰੀਅਲ ਕਹਿੰਦੇ ਤਾਂ ਹੈ ਪਰ ਨਾ ਏਧਰ ਨੀ ਬਾਰਾ ਖਾਂਦੇ ਨਿਆਣੇ ਸੋ ਗਏ ਹਾਂ ਨਿਆਣੇ ਜਾਗਣ ਡਏ ਐ

ਹਮ ਹੋਰ ਫੇਰ ਬਸ ਠੀਕ ਠਾਕ ਆ

ਹੋਰ ਮੀਂਹ ਦਾ ਮੋਸਮ ਬਣਿਆ ਆਹੋ ਮੀਂਹ ਪੈਨਾ ਵਾ ਅੱਜ ਰਾਤ

ਮੀਂਹ ਦੱਸਿਆ ਵਾ

ਚੰਗਾ ਚੰਗਾ ਓਹ ਲਗਦੀ ਤਾਂ ਮੇਰੀ ਸੱਕੀ ਭੁਵਾ ਸੀ ਪਰ ਉਸਦਾ ਏਸ ਤਰ੍ਹਾ ਬਿਨਾ ਦਸਿਆਂ ਸਾਡੀ ਘਰ ਅਨਾ ਮੇਨੂ ਕਦੀ ਵੀ ਚੰਗਾ ਨਾ ਲਗਦਾ ਓਹ ਦਿਖਾਂਦੀ ਉਚੀ ਐਬਸਟਰ ਕਾਰ ਟੀ ਯਾ ਕਰਦੀ

ਮੇਨੂ ਇੰਜ ਲਗਦਾ ਸਲਾਹ ਨਹੀ ਸਦਾ ਮਜ਼ਾਕ ਉਰ ਰਹੀ ਹੁੰਦੀ ਆਯ ਸਾਰਾ ਕੁਝ ਸੁਨ ਮਾਂ ਚੁਪ ਰਿਹੰਦੀ ਟੀ ਬਾਪ ਹਸਦਾ ਰਹੰਦਾ ਓਹਨੁ ਕਦੀ ਗੁੱਸਾ ਨਹੀ ਸੀ ਲਗ ਵਾਦੀ ਬੇਹਨ ਜੋ ਸੀ ਉਸ ਦੀ ਓਹ ਵਾ ਵਾਰੋਲ੍ਯ ਵਾਂਗ ਅਉਂਦੀ ਟੀ ਮੁੜ੍ਹ ਢੇਰ ਸਾਰਿਆ ਖਾਤਰਾ ਕਰਵਾ ਵਾਪਿਸ ਚਲੀ ਜਾਂਦੀ ਮਗਰੋਂ ਸਾਡੀ ਘਰ ਕਲੇਸ਼ ਪੀ ਜਾਂਦਾ ਕੀਤੀ ਗਲ ਤੋ ਮਾਂ ਬਾਪ ਆਪਸ ਏਚ ਲਾਰ ਪੇੰਡੀ ਮਾਂ ਆਖਦੀ ਮੇਨ ਨਹੀ ਵਾਯਾਨੀ ਹਾਜੀ ਟੀ ਬਾਪ ਅਖ ਦੇਂਦਾ ਜੇ ਰਿਸ਼ਤਾ ਚੰਗਾ ਹੋਵੀ ਟੀ ਹਰਜ ਕੀ ਆਯ ਮੇਨੂ ਚੰਗੀ ਤਰ੍ਹਾ ਪਤਾ ਸੀ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

ਆਪਸੀ ਬੋਲ ਚਲ ਬੰਦ ਰਿਹੰਦੀ ਉਤੋ ਓਹ ਸੁਨੇਹਾ ਟੀ ਸੁਨੇਹਾ ਕਾਲੜੀ ਰਿਹੰਦੀ ਕਹ ਕੋਈ ਜਵਾਬ ਦੇਹੋ ਮਾਂ ਹਮੇਸ਼ਾ ਮੇਰਾ ਪਖ ਪੂਰੀਆਂ ਕਰਦੀ ਆਖਦੀ ਤੂ ਬਾਸ ਪਢ਼ਾਈ ਵਾਲ ਟੀਂ ਡੀ

ਤਰ੍ਰਾਂ ਚੋਣ ਗਈ ਮਾਂ ਨੂ ਛੁਰ੍ਰੇੰਟ ਲਾਗ ਗਯਾ ਓਹ ਓਥੀ ਹੇ ਮੁੱਕ ਗਈ ਸੰਸਕਾਰ ਮਗਰੋਂ ਕੀਨੀ ਦਿਨ ਯਕੀਨ ਹੇ ਨਹੀ ਹੋਯਾ ਕ ਓਹੋ ਹੈ ਹੇ ਨੀ ਕਿੰਨੀ ਵਾਰ ਪੁਲੇਖ੍ਯ ਪੇੰਡੀ ਕੀਨੀ ਵਾਰ ਕੋਨ੍ਸੋਵਾਂ ਹੁੰਦਿਯਾਂ ਕ ਓਹ ਲਗੀ ਹੇ ਹੈ ਪਰ ਮੇਂ ਜਾਦਾ ਨਾ ਰੋਉਂਦੀ ਕ੍ਯੁਓੰ ਕ ਨਿੱਕੀ ਬੇਹਨ ਭਾਈ ਵੀ ਸੀ ਓਹ ਵੀ ਨਾਲ ਹੇ ਸ਼ੁਰੂ ਹੋ ਸ਼ੁਰੂ ਹੋ ਜਯਾ ਕਰਦੀ ਮੇਰੀ ਜ਼ਮਾ ਵਾਰੀ ਵਾਦ ਗਈ

ਮੇਂ ਨਾ ਕਰਨ ਦੀ ਤੇਥੀ ਵਿਚ ਨਹੀ ਸਾਂ ਏਕ ਗਲ ਜੇਰੀ ਮੇਨੂ ਦਿਲਾਸ੍ਸਾ ਦੇਂਦੀ ਸੀ ਕਹ ਮੁੰਡਾ ਵਾਦੀ ਉਮਰ ਦਾ ਨਹੀ ਸੀ ਡੋਲੀ ਤੁਰਨ ਵੇਲੀ ਦੋਵੇਂ ਨਿੱਕੀ ਬਾਰਾ ਰੋਏ ਦਿਲਾਸਾ ਦਿਤਾ ਕ ਫਿਕਰ ਨਾ ਕਾਰ੍ਯੋ

ਮੇਂ ਬੁਰੀ ਤਰ੍ਹਾ ਥਾਗ੍ਯ ਹੋਯਾ ਮੇਹ੍ਸੂਸ ਕੀਤਾ ਮੇਰੀ ਵਿਆਹ ਦੀ ਅਸਲ ਕਹਾਨੀ ਮੇਰੀ ਜੇਹਨ ਵਿਚ ਕੁਮ ਗਈ ਮੇਨੂ ਏਸੀ ਲੈ ਵੇਯਾਯਾ ਗਯਾ ਸੀ ਕੋਈ ਅਰੀੰਗਾ ਨਾ ਤਾਵੀ

ਫੇਰ ਇਕ ਦਿਨ ਮੇਰਾ ਬਾਪ ਵੀ ਚਲਾ ਗਯਾ ਚੰਗਾ ਸੀ ਟੀ ਪੰਵ੍ਯ ਮਰਾ ਪਰ ਜਦੋਂ ਉਸਦੀ ਖਬਰ ਸੁਨੀ ਟੀ ਬਾਰਾ ਰੋਈ ਮਾਂ ਵੀ ਬਾਰਾ ਛੇਤੀ ਆਈ ਹੁਣ ਅਕਸਰ ਹੇ

ਜਿਥੇ ਕੀਤੀ ਵੇਲੀ ਮੇਰੀ ਮਾਂ ਗੋਹਾ ਫੇਰਯ ਕਰਦੀ ਹੁੰਦੀ ਸੀ ਅਖੀਰ ਵਿਚ ਦੋ ਗੱਲਾਂ ਰਖਣਾ ਚੌਂਦੀ ਹਾਂ ਪਹਲੀ ਇਹ ਕਹ ਜਾਰੋਰੀ ਨਹੀ ਜ਼ਿੰਦਗੀ ਵਿਰਾਸਤ ਵਿਚ ਹਮੇਸ਼ਾ ਸੋਨਾ ਚੰਡੀ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

ਵੇਰ੍ਹ੍ਯ ਵਿਚ ਗੋਹਾ ਫੇਰਦੀ ਮਾਂ ਨੂ ਸਾਰਾ ਕੁਝ ਵਿਚਲੀ ਚੜ ਉਸ ਦੀ ਖਾਤਿਰ ਦਰਿ ਵਿਚ ਰਝਣਾ ਪੀਂਦਾ ਓਹੋ ਢੇਰ ਸਰਿਯਾਂ ਗੱਲਾਂ ਕਰਦੀ ਫੇਰ ਥੋਰੀ ਦੇਰ ਬਾਦ ਗਲ ਬਾਤ ਦਾ ਕੇਂਦਾਰ ਬਿੰਦੁ ਮੇਰੀ ਵਾਲ ਮੁਰ ਜਾਂਦਾ ਓਹ ਕਦੀ ਮੇਰੀ ਕਾਪ੍ਰ੍ਯਾਂ ਅਤੀ ਕਦੀ ਕਦੀ ਮੇਰੀ ਕਾਦ ਟੀ ਬੇਲੋੜੀ ਤਿਪਿੰਗ ਕਰਦੀ ਅਤੀ ਕਦੀ ਕਦੀ ਮੇਰੀ ਏ ਹੋਏ ਨੰਬਰ ਉਸ ਨੂ ਕਤ ਲਗਦੀ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 ਮੇਨੂ ਇੰਜ ਲਗਦਾ ਸਲਾਹ ਨਹੀ ਸਦਾ ਮਜ਼ਾਕ ਉਰ ਰਹੀ ਹੁੰਦੀ ਆਯ ਸਾਰਾ ਕੁਝ ਸੁਨ ਮਾਂ ਚੁਪ ਰਿਹੰਦੀ ਟੀ ਬਾਪ ਹਸਦਾ ਰਹੰਦਾ ਓਹਨੁ ਕਦੀ ਗੁੱਸਾ ਨਹੀ ਸੀ ਲਗਾ

ਕੀਤੀ ਗਲ ਤੋ ਮਾਂ ਬਾਪ ਆਪਸ ਏਚ ਲਾਰ ਪੇੰਡੀ ਮਾਂ ਆਖਦੀ ਮੇਨ ਨਹੀ ਵਾਯਾਨੀ ਹਾਜੀ ਟੀ ਬਾਪ ਅਖ ਦੇਂਦਾ ਜੇ ਰਿਸ਼ਤਾ ਚੰਗਾ ਹੋਵੀ ਟੀ ਹਰਜ ਕੀ ਆਯ ਮੇਨੂ ਚੰਗੀ ਤਰ੍ਹਾ ਪਤਾ ਸੀ

ਆਪਸੀ ਬੋਲ ਚਲ ਬੰਦ ਰਿਹੰਦੀ ਉਤੋ ਓਹ ਸੁਨੇਹਾ ਟੀ ਸੁਨੇਹਾ ਕਾਲੜੀ ਰਿਹੰਦੀ ਕਹ ਕੋਈ ਜਵਾਬ ਦੇਹੋ ਮਾਂ ਹਮੇਸ਼ਾ ਮੇਰਾ ਪਖ ਪੂਰੀਆਂ ਕਰਦੀ ਆਖਦੀ ਤੂ ਬਾਸ ਪਢ਼ਾਈ ਵਾਲ ਟੀਂ ਡੀ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 ਧਾਰ੍ਰਾਂ ਚੋਣ ਗਈ ਮਾਂ ਨੂ ਛੁਰ੍ਰੇੰਟ ਲਾਗ ਗਯਾ ਓਹ ਓਥੀ ਹੇ ਮੁੱਕ ਗਈ ਸੰਸਕਾਰ ਮਗਰੋਂ ਕੀਨੀ ਦਿਨ ਯਕੀਨ ਹੇ ਨਹੀ ਹੋਯਾ ਕ ਓਹੋ ਹੈ ਹੇ ਨੀ ਕਿੰਨੀ ਵਾਰ ਭੁਲੇਖੇ ਪੈਂਦੇ ਕੀਨੀ ਵਾਰ ਕੋਨ੍ਸੋਵਾਂ ਹੁੰਦਿਯਾਂ ਕ ਓਹ ਲਗੀ ਹੇ ਹੈ ਪਰ ਮੇਂ ਜਾਦਾ ਨਾ ਰੋਂਦੀ ਕਿਉਤੀ ਨਿੱਕੀ ਬੇਹਨ ਭਾਈ ਵੀ ਸੀ ਓਹ ਵੀ ਨਾਲ ਹੇ ਸ਼ੁਰੂ ਹੋ ਸ਼ੁਰੂ ਹੋ ਜਯਾ ਕਰਦੀ ਮੇਰੀ ਜ਼ਮਾ ਵਾਰੀ ਵਾਦ ਗਈ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 ਮੇਂ ਨਾ ਕਰਨ ਦੀ ਤੇਥੀ ਵਿਚ ਨਹੀ ਸਾਂ ਏਕ ਗਲ ਜੇਰੀ ਮੇਨੂ ਦਿਲਾਸ੍ਸਾ ਦੇਂਦੀ ਸੀ ਕਹ ਮੁੰਡਾ ਵਾਦੀ ਉਮਰ ਦਾ ਨਹੀ ਸੀ ਡੋਲੀ ਤੁਰਨ ਵੇਲੀ ਦੋਵੇਂ ਨਿੱਕੀ ਬਾਰਾ ਰੋਏ ਦਿਲਾਸਾ ਦਿਤਾ ਕ ਫਿਕਰ ਨਾ ਕਾਰ੍ਯੋ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 ਮੇਂ ਬੁਰੀ ਤਰ੍ਹਾ ਥਾਗ੍ਯ ਹੋਯਾ ਮੇਹ੍ਸੂਸ ਕੀਤਾ ਮੇਰੀ ਵੇਯ ਦੀ ਅਸਲ ਕਹਾਨੀ ਮੇਰੀ ਜੇਹਨ ਵਿਚ ਕੁਮ ਗਈ ਮੇਨੂ ਏਸੀ ਲੈ ਵੇਯਾਯਾ ਗਯਾ ਸੀ ਕੋਈ ਅਰੀੰਗਾ ਨਾ ਤਾਵੀ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 ਫੇਰ ਇਕ ਦਿਨ ਮੇਰਾ ਬਾਪ ਵੀ ਚਲਾ ਗਯਾ ਚੰਗਾ ਸੀ ਟੀ ਪੰਵ੍ਯ ਮਰਾ ਪਰ ਜਦੋਂ ਉਸਦੀ ਖਬਰ ਸੁਨੀ ਟੀ ਬਾਰਾ ਰੋਈ ਮਾਂ ਵ ਬਾਰਾ ਛੇਤੀ ਆਈ ਹੁਣ ਅਕਸਰ ਹੇ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 ਜਿਥਯ ਕੀਤੀ ਵੇਲੀ ਮੇਰੀ ਮਾਂ ਗੋਹਾ ਫੇਰਯ ਕਰਦੀ ਹੁੰਦੀ ਸੀ ਅਖੀਰ ਵਿਚ ਦੋ ਗੱਲਾਂ ਰਖਣਾ ਚੌਂਦੀ ਹਾਂ ਪਹਲੀ ਇਹ ਕਹ ਜਾਰੋਰੀ ਨਹੀ ਜ਼ਿੰਦਗੀ ਵਿਰਾਸਤ ਵਿਚ ਹਮੇਸ਼ਾ ਸੋਨਾ ਚੰਡੀ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

ਦਲਜੀਤ ਦੋਸਾਂਝ ਜੀ ਦੇ seven success rule ਤੇ ਚਾਨਣਾ ਪਾਉਂਦੇ ਹਾਂ ਉਹਨਾਂ ਲਈ success ਦਾ ਪਹਿਲਾਂ rule ਹੈ goal ਜਾਂ ਮਕਸਦ aim dream ਕਿ ਤੁਹਾਡੀ life ਦਾ ਕੋਈ goal ਹੋਣਾ ਚਾਹੀਦਾ ਹੈ, ਕੋਈ aim ਹੋਣਾ ਚਾਹੀਦਾ ਹੈ ਤੁਹਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਤੁਸੀਂ life ਦੇ ਵਿੱਚ ਕੀ ਬਣਨਾ ਚਾਹੁੰਦੇ ਹੋ ਪਰ ਦੁੱਖ ਦੀ ਗੱਲ ਇਹ ਆ ਕਿ ਸਾਡੇ ਵਿੱਚੋਂ ਅੱਸੀ percent ਲੋਕਾਂ ਨੂੰ ਜਾਂ ਬੱਚਿਆਂ ਨੂੰ ਜਾਂ students ਨੂੰ ਇਹ ਨੀ ਪਤਾ ਹੁੰਦਾ ਕਿ ਅਸੀਂ life ਦੇ ਵਿੱਚ ਕੀ ਬਣਨਾ। ਸੌ ਉਹਨਾਂ ਨੇ ਕਾਫ਼ੀ ਵਾਰ ਆਪਣੀ interviews ਵਿੱਚ ਵੀ share ਕੀਤੀ ਹੈ ਗੱਲ ਕਿ ਜੇ ਤੁਸੀਂ life ਦੇ ਵਿੱਚ ਕੁਛ ਬਣਨਾ ਤਾਂ ਤੁਹਾਨੂੰ ਪਹਿਲਾਂ ਪਤਾ ਹੋਣਾ ਚਾਹੀਦਾ ਕਿ ਤੁਸੀ life ਵਿੱਚ ਕੀ ਕਰਨਾ ਚਾਹੁੰਦੇ ਹੋ। ਤੇ ਉਹਨਾਂ ਨੂੰ ਬਚਪਨ ਤੋਂ ਹੀ ਇਹ ਸੀ ਕਿ ਮੈਂ singer ਬਣਨਾ, ਮੈਂ ਇੱਕ ਐਸਾ ਇਨਸਾਨ ਬਣਨਾ ਕਿ ਜੋ ਆਪਣੇ ਮਾਂ ਪਿਓ ਦਾ, ਆਪਣੇ ਸ਼ਹਿਰ ਦਾ, ਆਪਣੇ ਪੰਜਾਬ ਦਾ ਨਾਮ ਪੂਰੀ ਦੁਨੀਆਂ ਵਿੱਚ ਰੋਸ਼ਨ ਕਰੇ ਸੋ ਉਹਨਾਂ ਦਾ ਇੱਕ ਪੱਕਾ dream ਸੀ ਪੱਕਾ ਇਰਾਦਾ ਸੀ ਇਸ ਕਰਕੇ ਉਹਨਾਂ ਨੇ ਮਿਹਨਤ ਕੀਤੀ ਤੇ ਉਹ ਕਾਮਯਾਬ ਹੋਏ ਸੋ ਤੁਹਾਨੂੰ ਵੀ ਆਪਣੀ life ਵਿੱਚ ਕਾਮਯਾਬ ਹੋਣ ਲਈ ਸਭ ਤੋਂ ਪਹਿਲਾਂ ਤੁਹਾਡਾ ਇੱਕ ਮਕਸਦ ਹੋਣਾ ਚਾਹੀਦਾ, ਫਿਰ ਹੀ ਤੁਸੀਂ ਕਾਮਯਾਬ ਹੋਵੋਗੇ। ਜੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਘਰੇ ਜਾਣਾ, ਮੰਨ ਲਓ ਤੁਸੀਂ ਬੋਂਬੇ ਹੋ ਤੇ ਤੁਹਾਨੂੰ ਪਤਾ ਕਿ ਤੁਸੀਂ ਆਪਣੇ ਪਿੰਡ ਜਾਣਾ ਤਾਂ ਤੁਹਾਨੂੰ ਆਪਣਾ ਤੁਹਾਡਾ ਇੱਕ ਮਕਸਦ ਆ ਕਿ ਮੈਂ ਬੋਂਬੇ ਤੋਂ ਤੁਰ ਕੇ ਕੋਈ train ਰਾਹੀਂ, ਬਸ ਰਾਹੀਂ ਜਾਂ ਕਿਸੇ ਵੀ ਤਰ੍ਹਾਂ ਆਪਣੇ ਘਰੇ ਪਹੁੰਚਣਾ, ਤੁਸੀਂ ਤਾਂ ਹੀ ਪਹੁੰਚੋਂਗੇ, ਜਦੋਂ ਇਹ ਨੀ ਪਤਾ ਕਿ ਤੁਸੀਂ ਕਦੋਂ ਚੱਲਣ ਲੱਗੇ ਹੋਏ ਪਰ ਤੁਹਾਨੂੰ ਇਹ ਨੀ ਪਤਾ ਕਿ ਤੁਸੀਂ ਕਿੱਥੇ ਪਹੁੰਚਣਾ ਤਾਂ ਤੁਸੀਂ life ਦੇ ਵਿੱਚ ਉੱਥੇ ਕਦੇ ਵੀ ਉਸ ਥਾਂ ਤੇ ਨਹੀਂ ਪਹੁੰਚ ਸਕੋਂਗੇ ਸੋ ਦੋਸਤੋ ਸਭ ਤੋਂ ਪਹਿਲਾਂ ਤੁਹਾਡੀ ਜ਼ਿੰਦਗੀ ਦਾ ਇਹ rule ਹੋਣਾ ਚਾਹੀਦਾ ਕਿ ਤੁਹਾਡਾ ਕੋਈ ਮਕਸਦ ਹੋਵੇ goal ਹੋਵੇ aim ਹੋਵੇ dream ਹੋਵੇ। ਕਿ ਮੈਂ ਇਹ ਜ਼ਿੰਦਗੀ ਵਿੱਚ ਚੀਜ਼ ਹਾਸਿਲ ਕਰਨੀ ਅਤੇ ਹਾਸਿਲ ਕਰਕੇ ਰਹਿਣੀ ਆਂ ਫਿਰ ਤੁਸੀਂ ਜ਼ਰੂਰ ਹਾਸਿਲ ਕਰੋਂਗੇ, ਜਿਵੇਂ ਕਿ ਦਲਜੀਤ ਦਾ goal ਸੀ life ਦਾ ਮਕਸਦ ਸੀ ਕਿ ਉਹਨਾਂ ਨੇ ਇੱਕ ਵਧੀਆ singer ਬਣਨਾ। ਸੋ ਉਹ ਬਣ ਗਏ next ਉਹਨਾਂ ਦਾ ਜਿਹੜਾ ਅਗਲਾ success rule ਹੈ ਉਹ ਹੈ planning ਜਦੋਂ ਤੁਹਾਡੇ ਕੋਲੇ ਕੋਈ ਮਕਸਦ ਹੈ ਕੋਈ ਤੁਹਾਡਾ life ਦਾ aim ਹੈ dream ਹੈ ਫਿਰ ਤੁਹਾਡਾ ਇੱਕ planning ਵਧੀਆ ਕਰਨਾ ਵੀ ਬਹੁਤ ਜ਼ਰੂਰੀ ਆ ਕਿ ਤੁਸੀਂ ਉਸ goal ਨੂੰ ਹਾਸਿਲ ਕਰਨ ਲਈ ਤੁਸੀਂ ਕੀ ਯੋਜਨਾ ਬਣਾਉਂਦੇ ਹੋ।

Singer ਬਣ ਸਕੇ, ਇਸੇ ਤਰ੍ਹਾਂ ਹੀ ਤੁਹਾਨੂੰ ਵੀ ਜੇ ਤੁਸੀਂ singer ਬਣਨਾ ਚਾਹੁੰਦੇ ਹੋ ਤਾਂ ਤੁਹਾਨੂੰ ਰਿਆਜ਼ ਕਰਨਾ ਪਊਗਾ, ਵਧੀਆ singing ਸਿਖਣੀ ਪਊਗੀ, ਤੁਹਾਨੂੰ ਲੋਕਾਂ ਤੋਂ ਅਲੱਗ ਬਣਨਾ ਪਊਗਾ, ਕਿਉਂਕਿ ਕਹਿੰਦੇ ਕਿ ਭੀੜ ਵਿੱਚੋਂ ਪਹਿਚਾਣ ਬਣਾਉਣੀ ਸੌਖੀ ਨਹੀਂ ਹੁੰਦੀ ਸੌ ਭੀੜ ਚੋਂ ਜੇ ਪਹਿਚਾਣ ਬਣਾਉਣੀ ਤਾਂ ਤੁਹਾਨੂੰ ਲੋਕਾਂ ਤੋਂ ਕੁੱਝ different ਕਰਨ ਦੀ ਲੋੜ ਪਊਗੀ, ਸੋ ਦਲਜੀਤ ਨੇ ਵੀ ਆਪਣੀ performance ਲੋਕਾਂ ਤੋਂ ਅਲੱਗ ਬਣਾਈ।

ਤੁਹਾਡਾ goal ਵੀ ਹੈਗਾ ਤੇ next ਜਿਹੜਾ ਦਲਜੀਤ ਜੀ ਦਾ success ਦਾ ਮੰਤਰ ਹੈ ਉਹ ਹੈ hard working ਕਿਉਂਕਿ ਕਹਿੰਦੇ ਆ ਕਿ

ਬਹੁਤ ਜ਼ਿਆਦਾ struggle ਕੀਤਾ ਬਹੁਤ ਜ਼ਿਆਦਾ ਉਹਨਾਂ ਨੇ ਸੰਘਰਸ਼ ਕੀਤਾ life ਦੇ ਵਿੱਚ ਤਾਂ ਹੀ ਉਹ ਅੱਜ super star ਬਣੇ ਆਂ ਉਹ ਪੰਜਾਬ ਤੋਂ ਉੱਠ ਕੇ ਬੋਲੀਵੁਡ ਵਿੱਚ ਜਾਣਾ,

ਹਿੰਦੀ ਦਾ ਜਿਹੜਾ ਇੱਕ ਬੋਲੀਵੁਡ ਦਾ ਜਿਹੜਾ show ਹੋ ਰਿਹਾ ਉੱਥੇ rising star ਉਹਦੇ ਵਿੱਚ judge ਬਣਿਆ, ਸੋ ਬਹੁਤ ਵੱਡੀ ਗੱਲ ਆ ਕਿ ਇੱਕ ਪੰਜਾਬੀ singer ਉੱਥੇ judgement ਦੇ ਰਿਹਾ। ਸੋ ਇਹ ਵੀ ਉਹਨਾਂ ਦੀ ਮਿਹਨਤ ਦਾ ਨਤੀਜਾ ਜਿਸ ਕਰਕੇ ਉਹ ਕਾਮਯਾਬ ਹੋਏ ਆ ਤੁਸੀਂ ਵੀ ਜੇ ਕਾਮਯਾਬ ਹੋਣਾ ਤਾਂ ਸਖ਼ਤ ਮਿਹਨਤ ਕਰੋ ਮਨ ਲਾ ਕੇ ਮਿਹਨਤ ਕਰੋ, ਫਿਰ ਉਹਨਾਂ ਦਾ ਜਿਹੜਾ fourth ਚੌਥਾ ਜਿਹੜਾ ਉਹਨਾਂ ਦਾ Rule ਹੈ success ਦਾ ਉਹ ਹੈ patience ਜਿਹਨੂੰ ਹੌਂਸਲਾ ਵੀ ਕਹਿੰਦੇ ਹਾਂ, ਧੈਰਯ ਵੀ ਕਹਿੰਦੇ ਆ, ਕਿ ਇੱਕ ਥਾਂ ਤੇ ਟਿੱਕੇ ਰਹਿਣਾ ਹੌਂਸਲਾ ਰੱਖਣਾ life ਦੇ ਵਿੱਚ।

ਪਰ ਲੋਕਾਂ ਦੀਆਂ ਗੱਲਾਂਂ ਨਾ ਸੁਣ ਕੇ ਉਸ time ਬੋਲੇ ਬਣ ਜਾਓ, ਜਦੋਂ ਕੋਈ ਲੋਕ ਤੁਹਾਨੂੰ ਗ਼ਲਤ ਬੋਲਦੇ ਜੇ ਕੋਈ ਚੰਗੀ ਗੱਲ ਕਰਦੇ ਆ ਤਾਂ ਉਹਦੀ ਗੱਲ ਸੁਣ ਲਓ, ਆਪਣੀ ਇੱਕ aim ਦੇ ਉੱਪਰ ਟਿੱਕੇ ਰਹੋ ਮਿਹਨਤ ਕਰਦੇ ਰਹੋ। ਤਾਂ ਤੁਸੀਂ ਵੀ ਦਲਜੀਤ ਵਾਂਗੂ ਕਾਮਯਾਬ ਹੋਵੋਂਗੇ, ਜਿਹੜਾ ਪੰਜਵਾਂ ਉਹਨਾਂ ਦਾ success rule ਆ, ਜਿਹੜਾ ਬਹੁਤ ਹੀ ਘੈਂਟ rule ਆ ਮੈਨੂੰ ਬਹੁਤ ਵਧੀਆ ਲੱਗਦਾ, ਉਹ ਹੈ fearless, fearless ਮਤਲਬ ਕਿ ਡਰ ਰਹਿਤ, ਕਿਉਂਕਿ ਕਾਫ਼ੀ ਸਾਰੇ ਲੋਕ ਆ ਉਹ ਉਹ ਚੀਜ਼ ਕਰਨਾ ਹੀ ਨਹੀਂ ਚਾਹੁੰਦੇ, ਜਿਹਨਾਂ ਚ ਉਹਨਾਂ ਨੂੰ ਡਰ ਲੱਗਦਾ, ਜੇ ਮਨ ਲਓ ਤੁਸੀਂ singer ਬਣਨਾ ਚਾਹੁੰਦੇ ਹੋ ਤੁਸੀਂ ਇਸ ਕਰਕੇ ਨੀ singer ਬਣ ਰਹੇ ਕਿ ਪਤਾ ਨੀ ਯਾਰ ਇੰਨੇ singer ਅੱਜ ਕੱਲ੍ਹ ਲੱਖਾਂ singer ਤੁਰੇ ਬੈਠੇ ਆ ਪਤਾ ਨੀ ਆਪਾਂ ਉਹ ਕਾਮਯਾਬ ਹੋਵਾਂਗੇ ਕਿ ਨਾਂ ਹੋਵਾਂਗੇ ਕਿਉਂਕਿ ਦੋਸਤੋ ਜੇ ਤੁਹਾਡੇ ਵਿੱਚ ਡਰ ਆ ਜੇ ਤੁਸੀਂ risk ਹੀ ਨੀ ਲਓਗੇ ਤਾਂ ਤੁਸੀਂ ਕਾਮਯਾਬ ਨਹੀਂ ਹੋਵੋਂਗੇ ਜਿਸ time ਦਲਜੀਤ ਦੋਸਾਂਝ industry ਵਿੱਚ ਆਏ ਉਸ time ਵੀ ਬਹੁਤ ਜ਼ਿਆਦਾ singer ਸੀ ਬਹੁਤ ਜ਼ਿਆਦਾ ਭੀੜ ਸੀ ਸਿੰਗਰਾਂ ਦੀ ਸੋ ਉਹਨਾਂ ਨੇ ਮਿਹਨਤ ਕੀਤੀ ਹਿੰਮਤ ਕੀਤੀ ਤੇ ਉਹ ਇੱਕ ਬਹੁਤ ਵਧੀਆ singer ਬਣ ਗਏ, ਜਿਹਨਾਂ ਨੇ ਆਪਣਾ ਨਾਮ ਚਮਕਾਇਆ ਤੇ ਦੋਸਤੋ ਇਸ ਡਰ ਤੋਂ ਮੈਂ ਤੁਹਾਨੂੰ ਕੱਢਣ ਲਈ ਇੱਕ ਹਿੰਦੀ ਦੀ ਬਹੁਤ ਸੋਹਣੀ ਕਵਿਤਾ ਜੋ ਕਿ ਬੋਲੀਵੁਡ ਦੇ super star ਤੇ ਬਹੁਤ ਵਧੀਆ actor ਅਮਿਤਾਬ ਬੱਚਨ ਸਾਹਬ ਦੇ ਫਾਦਰ ਸਾਹਬ ਹਰਬੰਸ ਰਾਏ ਬਚਨ ਜੀ ਨੇ ਲਿਖੀ ਸੀ ਮੈਂ ਉਹ ਤੁਹਾਡੇ ਨਾਲ ਜ਼ਰੂਰ share ਕਰਨੀ ਚਾਹਾਂਗਾ, ਤੁਸੀਂ ਧਿਆਨ ਨਾਲ ਸੁਣਿਓ ਤੁਹਾਡੀ life ਵਿੱਚ ਜ਼ਰੂਰ ਹੀ ਇਹ ਕਵਿਤਾ change ਲੈ ਕੇ ਆਊਗੀ ਕਿ ਲਹਿਰੋਂ ਸੇ ਡਰ ਕੇ ਨੋਕਾ ਪਾਰ ਨਹੀਂ ਹੋਤੀ ਕਿ ਲਹਿਰੋਂ ਸੇ ਡਰਕੇ ਨੋਕਾ ਪਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਹਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਹਾਰ ਨਹੀਂ ਹੋਤੀ ਕਿ ਨੰਨੀ ਚੀਟੀ ਜਬ ਦਾਨਾ ਲੇਕਰ ਚਲਤੀ ਹੈ ਕਿ ਨੰਨੀ ਚੀਟੀ ਜਬ ਦਾਨਾ ਲੇਕਰ ਚਲਤੀ ਹੈ, ਚੜ੍ਹਤੀ ਦੀਵਾਰੋਂ ਪਰ ਸੌ ਵਾਰ ਫਿਸਲਤੀ ਹੈ ਮਨ ਕਾ ਵਿਸ਼ਵਾਸ ਰਗੋਂ ਮੇ ਸਾਹਸ ਬਰਤਾ ਹੈ, ਚੜਕਰ ਗਿਰਨਾ ਗਿਰਕਰ ਚੜ੍ਹਨਾ, ਚੜਕਰ ਗਿਰਨਾ ਗਿਰਕਰ ਚੜ੍ਹਨਾ ਨਾ ਹੈ ਆਖਰ ਉਸ ਕੀ ਮਿਹਨਤ ਬੇਕਾਰ ਨਹੀਂ ਹੋਤੀ ਆਖਰ ਉਸ ਕੀ ਮਿਹਨਤ ਬੇਕਾਰ ਨਹੀਂ ਹੋਤੀ ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਹਾਰ ਨਹੀਂ ਹੋਤੀ ਕਿ ਡੁਬਕੀਆਂ

ਮੁੱਠੀ ਉਸਕੀ ਖਾਲੀ ਹਰ ਬਾਰ ਨਹੀਂ ਹੋਤੀ ਮੁੱਠੀ ਉਸਕੀ ਖਾਲੀ ਹਰ ਬਾਰ ਨਹੀਂ ਹੋਤੀ ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਹਾਰ ਨਹੀਂ ਹੋਤੀ, ਕਿ ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਹਾਰ ਨਹੀਂ ਹੋਤੀ, ਔਰ ਆਖਰੀ ਹੈ ਆਖਰ ਮੇ ਹੈ ਕਿ ਅਸਫਲਤਾ ਏਕ ਚੁਣੋਤੀ ਹੈ, ਕਿ ਅਸਫ਼ਲਤਾ ਇੱਕ ਚੁਣੋਤੀ ਹੈ ਇਸੇ ਸਵਿਕਾਰ ਕਰੋ, ਕਿਆ ਕਮੀ ਰਹਿ ਗਈ ਦੇਖੋ ਔਰ ਸੁਧਾਰ ਕਰੋ ਜਬ ਤੱਕ ਨਾ ਸਫ਼ਲ ਹੋ ਜਬ ਤੱਕ ਨਾ ਸਫ਼ਲ ਹੋ ਨੀਂਦ ਚੈਨ ਕੋ ਤਿਆਗੋ ਤੁਮ ਸੰਘਰਸ਼ ਕਾ ਮੈਦਾਨ ਛੋੜਕਰ ਮਤ ਭਾਗੋ ਤੁਮ, ਸੰਘਰਸ਼ ਕਾ ਮੈਦਾਨ ਛੋੜਕਰ ਮਤ ਭਾਗੋ ਤੁਮ ਕੁਛ ਕੀਏ ਬਿਨਾਂ ਹੀ ਜੈ ਜੈ ਕਾਰ ਨਹੀਂ ਹੋਤੀ, ਕੁਛ ਕੀਏ ਬਿਨਾਂ ਹੀ ਜੈ ਜੈ ਕਾਰ ਨਹੀਂ ਹੋਤੀ ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਹਾਰ ਨਹੀਂ ਹੋਤੀ, ਕੋਸ਼ਿਸ਼ ਕਰਨੇ ਵਾਲੋਂ ਕੀ ਕਬੀ ਹਾਰ ਨਹੀਂ ਹੋਤੀ। ਸੌ ਦੋਸਤੋ ਇਹ ਬਹੁਤ ਹੀ ਵਧੀਆ ਕਵਿਤਾ ਜੋ ਹਰਬੰਸ ਰਾਏ ਬਚਨ ਸਾਹਬ ਨੇ ਲਿਖੀ ਕਿ ਜੇ ਸਾਨੂੰ ਅਸਫ਼ਲਤਾ ਵੀ ਮਿਲਦੀ ਹੈ life ਦੇ ਵਿੱਚ ਤਾਂ ਉਹਨੂੰ ਸਵਿਕਾਰ ਕਰੋ ਹਾਂ ਕਿ ਮੇਰੀ ਗ਼ਲਤੀ ਸੀ ਮੈਂ ਅਸਫ਼ਲ ਹੋਇਆ, ਉਹਦੇ ਵਿੱਚ ਸੁਧਾਰ ਕਰੋ ਉਹਨੂੰ ਦੇਖੋ ਇਸੇ ਤਰ੍ਹਾਂ ਹੀ ਦਲਜੀਤ ਨੇ ਵੀ life ਦੇ ਵਿੱਚ ਕਾਫ਼ੀ ਵਾਰੀ ਅਸਫ਼ਲ ਵੀ ਹੋਏ, ਗ਼ਲਤੀਆਂ ਕੀਤੀਆਂ ਪਰ ਉਹਨਾਂ ਨੇ ਕਦੇ ਵੀ ਹੌਂਸਲਾ ਨਹੀਂ ਛੱਡਿਆ ਉਹ ਮਿਹਨਤ ਕਰਦੇ ਗਏ ਤੇ ਕਾਮਯਾਬ ਹੋਏ। ਦੋਸਤੋ ਦਲਜੀਤ ਦਾ ਜਿਹੜਾ ਛੇਵਾਂ success rule ਹੈ ਉਹ ਹੈ ਅਸਫ਼ਲਤਾ ਤੋਂ ਸਿੱਖਣਾ ਤੇ ਜ਼ਿੰਮੇਵਾਰੀ ਲੈਣਾ ਉਹ ਹਮੇਸ਼ਾ ਹੀ ਅਸਫ਼ਲਤਾ ਤੋਂ ਸਿੱਖਦੇ ਆ ਤੇ ਉਹਨੂੰ ਸਵਿਕਾਰ ਕਰਦੇ ਆ ਵੀ ਅਸਫ਼ਲ ਕਿਉਂ ਹੋਏ ਹਾਂ, ਕੀ ਕਾਰਨ ਰਿਹਾ, ਕੀ ਗ਼ਲਤੀਆਂ ਰਹੀਆਂ, ਜਿਹਨੂੰ ਸੁਧਾਰ ਕਰਨ ਦੀ ਲੋੜ ਆ, ਬਾਕੀ ਉਹ ਅਸਫ਼ਲਤਾ ਦੀ ਜਿਹੜੀ ਜ਼ਿੰਮੇਵਾਰੀ ਖੁੱਦ ਲੈਂਦੇ ਹੈ ਕਿਸੇ ਉੱਤੇ ਨੀ ਸੁੱਟਦੇ ਕਿਉਂਕਿ ਲੋਕਾਂ ਦਾ ਜ਼ਿਆਦਾਤਰ ਜਿਹੜੇ unsuccessful ਲੋਕ ਆ ਉਹਨਾਂ ਦਾ nature ਹੁੰਦਾ ਕਿ ਗ਼ਲਤੀ ਖੁੱਦ ਕਰਨਗੇ ਤੇ ਜ਼ਿੰਮੇਵਾਰੀ ਕਿਸੇ ਹੋਰ ਤੇ ਸੁੱਟ ਦੇਣਗੇ ਵੀ ਫਲਾਨੇ ਬੰਦੇ ਕਰਕੇ ਅਸਫ਼ਲ ਹੋਇਆਂ। ਪਰ ਜਿਹੜਾ ਕੁਲਵਿੰਦਰ ਢਿੰਲੋਂ ਦਾ ਜਨਮ ਉਨੀ ਸੌ ਪਜੱਤਰ ਨੂੰ ਪਿੰਡ ਪੰਡੋਰੀ ਲੱਦਾ ਸਿੰਘ ਤਹਿਸੀਲ ਮਹਿਲਪੁਰ ਹੁਸ਼ਿਆਰਪੁਰ ਵਿਖੇ ਹੋਇਆ ਉਹਨਾਂ ਦੀ ਧਰਮਪਤਨੀ ਦਾ ਨਾਮ ਗੁਰਪ੍ਰੀਤ ਕੌਰ ਹੈ ਤੇ ਉਹਨਾਂ ਦੇ ਇੱਕ ਬੇਟਾ ਹੈ ਜਿਸਦਾ ਨਾਂ ਅਰਮਾਨ ਢਿੰਲੋਂ ਹੈ ਤੇ ਮੈਂ ਤੁਹਾਨੂੰ ਇੱਕ ਗੱਲ ਤੁਹਾਡੇ ਨਾਲ ਇੱਥੇ ਹੋਰ ਵੀ share ਕਰਦੇ ਹਾਂ ਕਿ ਅਰਮਾਨ ਢਿੰਲੋਂ ਨੇ ਵੀ ਗਾਉਣਾ ਸ਼ੁਰੂ ਕਰ ਦਿੱਤਾ, ਕਾਫ਼ੀ ਵਧੀਆ ਗਾਉਂਦਾ, ਉਹਨਾਂ ਦੇ ਗਾਣੇ ਤੁਸੀਂ ਅਰਮਾਨ ਢਿੰਲੋਂ ਦੇ ਯੂਟਿਊਬ ਤੇ ਦੇਖ ਸਕਦੇ ਹੋ ਉਹ ਵਧੀਆ ਗਾਉਂਦੇ ਆ, ਆਪਾਂ ਤਾਂ ਇਹੀ ਅਰਦਾਸ ਕਰਾਂਗੇ, ਕਿ ਬਾਈ ਜੀ ਦਾ ਬੇਟਾ ਵਧੀਆ ਵਧੀਆ ਗਾਵੇ ਤੇ ਉਹ ਵੀ ਜੋ ਕੁਲਵਿੰਦਰ ਢਿੰਲੋਂ ਸਾਹਬ ਜੀ ਦੇ ਆਪਣੇ ਸੁਪਨੇ ਰਹਿ ਗਏ ਸੀ ਉਹਨਾਂ ਦਾ ਬੇ

ਸਤਿ ਸ਼੍ਰੀ ਅਕਾਲ ਹੋਰ ਕਿਵੇਂ ਮੈਂ ਤਾ ਪੁਰੀ ਬਦਿਆ ਘਰੇ ਕਿਵੇ ਆ ਠੀਕ ਠਾਕ ਸਾਰੇ ਹੋਰ ਕਿ ਕਰਦੀ ਆ ਮੈਂ ਤਾ ਮਾਸੀ ਨਾਲ ਗਲ ਕਰੀ ਜਾਂਦੀ ਸੀ ਅੱਛਾ ਔਰ ਕਿ ਕਹਿੰਦੀ ਫੇਰ ਤੇਰੀ ਮਾਸੀ ਨੀ ਮੇਰੀ ਮਾਸੀ ਤੈਨੂੰ ਏਹ ਖੇਂਦੀ ਸੀ

ਕਹਿੰਦੀ ਭੀ ਛੁਟੀਆਂ ਦੇ ਵਿੱਚ ਮਹੀਨਾ ਮੇਰੇ ਕੋਲ ਲਾਯੋ ਅੱਛਾ ਕਿ ਕੇਹਾ ਫੇਰ ਤੂੰ ਮੈਂ ਤਾ ਆ ਫੇਰ ਅਜ ਮਾਸੀ ਨੂੰ ਏਹ ਕੇਹ ਤਾ ਭੀ ਮੈਂ ਇਤਨਾਂ ਦਸ ਦਿਨ ਲਾ ਜੁ ਮੈਂ ਤੇਰੇ ਕੋਲ ਅੱਛਾ ਫੇਰ ਓਸ ਤੋਂ ਬਾਦ ਮੈਂ ਆਪ ਦੇ ਪਿੰਡ ਆਜੂ ਵਾਪਸ ਹਾਂ ਮੈਂ ਵੀ ਦੇਖਦੀ ਆ

ਜੀ ਜਾ ਨਾ ਕਰਤਾ ਕਹੀ ਜਾਨ ਨੂੰ

ਹੋਰ

ਕਿ ਕਰੀ ਜਾਂਦੀ ਆ ਤੇਰੀ ਭੈਣ ਕੂਚ ਨੀ ਕਰਦੀ ਰੋਟੀ ਬਨਾਇ ਜਾਂਦੀ ਆ ਜਾਂਦੀ ਹੁੰਦੀ ਆ ਉਹ COLLEGE

ਸਾਡੀ ਵਾਲੀ ਭੀ ਜਾਂਦੀ ਹੁੰਦੀ ਆ

ਓ ਅਧਿਆਪਕ ਵਾਲੀ ਅੱਛਾ ਅਧਿਆਪਕ ਬਣਨਾ ਭਾਈ ਕਿ ਕਰਦਾ ਤੇਰਾ ਨਹੀਂ ਫੇਰ ਤਾ ਬਦਿਆ

ਤੇਰਾ

ਮੇਰੇ ਨਾਲ ਹੀ ਫੇਰ ਆ ਤੋਂ

ਅਮ